ਮਹਿਤਾ ਕਾਲੂ ਜੀ ਦਾ ਆਪਣੇ ਪੁੱਤਰ ਦੇ ਸਫ਼ਲ ਮੁਢਲੇ ਜੀਵਨ ਲਈ ਫ਼ਿਕਰ ਆਦਿ ਉਜਾਗਰ ਹੁੰਦੇ ਹਨ, ਇਹਨਾਂ ਇਹਨਾਂ ਤੋਂ ਇਲਾਵਾ ਗੁਰੂ ਜੀ ਦਾ ਗੰਭੀਰ ਸੁਭਾਅ, ਦੁਨੀਆਦਾਰੀ ਦੇ ਕੰਮਾਂ ਵੱਲੋਂ ਬੇਪਰਵਾਹੀ, ਆਪਣੇ mission ਲਈ ਲਗਨ ਅਤੇ ਅਹ ਰਸਮੀ ਸਿੱਖਿਆ ਗ੍ਰਹਿਣ ਕਰਨ ਦੀ ਥਾਂ ਸੱਚ ਨੂੰ ਜ~ ਜਾਣਨ ਦੀ ਚਾਰ ਪ੍ਰਗਟ ਹੁੰਦੀ ਹੈ ਇਹਨਾਂ ਵਿੱਚੋਂ ਪਾਂਧੇ ਵਾਲੀ ਸਾਖੀ, ਮ~ ਮੱਝਾਂ ਚਾਰਨ ਵਾਲੀ ਸਾਖੀ ਸੱਚਾ ਸੌਦਾ ਕਰਨ ਵਾਲੀ ਸਾਖੀ ਅਤੇ ਜਨੇਊ ਬਾਰੇ ਸਾਖੀਆਂ ਪ੍ਰਸਿੱਧ ਹਨ, ਵਿਆਹ ਅਤੇ ਉਦਾਸੀਆਂ, ਗੁਰੂ ਜੀ ਦਾ ਵਿਆਹ ਮਾਤਾ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 ਕੰਮਾਂ ਵਿੱਚ ਹੀ ਨਹੀਂ ਸਨ ਲਾਉਣਾ ਚਾਹੁੰਦੇ, ਇਸ ਲਈ ਉਹਨਾਂ ਨੇ ਇਹ ਨੌਕਰੀ ਛੱਡ ਦਿੱਤੀ ਅਤੇ ਸੱਚ ਦੀ ਖੋਜ ਅਤੇ ਉਸ ਦੇ ਪ੍ਰਚਾਰ ਲਈ ਯਾਤਰਾਵਾਂ 'ਤੇ ਨਿਕਲ ਤੁਰੇ, ਉਹਨਾਂ ਦੀਆਂ ਇਹਨਾਂ ਯਾਤਰਾਵਾਂ ਨੂੰ ਉਦਾਸੀਆਂ ਉਦਾਸੀਆ ਵੀ ਕਿਹਾ ਜਾਂਦਾ ਹੈ, ਯਾਤਰਾਵਾਂ ਵੇਲੇ ਦੀਆਂ ਉਹਨਾਂ ਦੀਆਂ ਕਈ ਸਾਖੀਆਂ ਪ੍ਰਚਲਿਤ ਹਨ, ਜਿਵੇਂ ਸੱਜਣ ਢੰਗ, ਭਾਈ ਨਾ~ ਲਾਲੋ, ਕੌਡਾ ਰਾਖਸ਼ ਮੱਕੇ-ਮਦੀਨੇ ਅਤੇ ਹਰਿਦੁਆਰ ਨਾਲ ਸੰਬੰਧਿਤ ਸਾਖੀਆਂ, ਇਹਨਾਂ ਇਹਨਾਂ ਤੋਂ ਗੁਰੂ ਜੀ ਦੀ ਬਹੁਪੱਖੀ ਸ਼ਖ਼ਸੀਅਤ ਦਾ ਪਤਾ ਲੱਗਦਾ ਹੈ।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 ਬਟਵਾਰਾ ਕੀਤਾ, ਉਹ ਆਪਣੀ ਮਨਮੋਹਨ ਸ਼ਖ਼ਸੀਅਤ, ਵਿਸ਼ਾਲ ਗਿਆਨ ਅਤੇ ਅਤੇ ਤਰਕ ਨਾਲ ਲੋਕਾਂ ਨੂੰ ਕੀਲ ਲੈਂਦੇ ਸਨ, ਉਹਨਾਂ ਨੇ ਧਰਮ ਦੇ ਉਸ ਉਸ ਰੂਪ ਦਾ ਖੰਡਿਤ ਕੀਤਾ, ਜਿਹੜਾ ਮਨੁੱਖਤਾ ਲਈ ਲਾਹੇਵੰਦ ਸੀ, ਉਹਨਾਂ ਲਈ ਮੁੱਖ ਗੱਲ ਆਮ ਮਨੁੱਖ ਅਤੇ ਉਸ ਦਾ ਭਲਾ ਸੀ ਇਸੇ ਕਰਕੇ ਉਹਨਾਂ ਆਪਣੀ ਉਦਾਸੀਆਂ ਸਮੇਂ ਕਿਰਤੀ ਲੋਕਾਂ ਦੇ ਘਰਾਂ ਵਿੱਚ ਰਹਿੰਦੇ ਅਤੇ ਉਹਨਾਂ ਨੂੰ ਉਪਦੇਸ਼, ਉਹਨਾਂ ਦੇ ਹੋ ਕੇ ਆਪਣੇ ਵਿਚਾਰਾਂ ਦਾ ਪ੍ਰਚਾਰ ਕੀਤਾ ਅ~ ਅਸਲੀ ਦੌਰਾਨ ਉਹਨਾਂ ਨੇ ਆਪਣੇ ਮੰਤਵ ਲਈ ਭਾਰਤ ਦੇ ਮੁੱਖ ਸਥਾਨਾਂ ਤੋਂ ਇਲਾਵਾ ਤਿੱਬਤ, ਲ~ ਲੰਕਾ, ਮੱਕਾ ਬਗਦਾਦ, ਕੰਧਾਰ, ਕਾਬਲ, ਈਰਾਨ ਆਦਿ ਵਿੱਚ ਯਾਤਰਾ ਕੀਤੀ ਆਪਣੀ ਆਪਣੀ ਅੰਤਲੀ ਅਵਸਥਾ ਵਿੱਚ ਕਰਤਾਰਪੁਰ ਵਿਖੇ ਆ ਠਹਿਰੇ ਅਤੇ ਉੱਥੇ ਉਹਨਾਂ ਨੇ ਗਏ। ਹੱਥੀਂ ਖੇਤੀ ਕੀਤੀ ਅਤੇ ਅਤੇ ਜੋਤੀ-ਜੋਤ ਸਮਾਏ, ਇਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਇੱਕ ਸਿੱਖ ਭਾਈ ਲਹਿਣਾ ਨੂੰ ਗੁਰਗੱਦੀ ਦਿੱਤੀ ਜੋ ਉਦੋਂ ਤੋਂ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਜਾਣੇ ਜਾਂਦੇ ਹਨ ਇੱਕ ਮਹਾਨ ਸਮਾਜਕ ਸੁਧਾਰ, ਗੁਰੂ ਜੀ ਇੱਕ ਮਹਾਨ ਸੁਧਾਰਕ ਸਨ, ਉਹਨਾਂ ਨੇ ਦੱਬੇ ਕੁਚਲੇ ਲੋਕਾਂ ਦੇ

ਉਹਨਾਂ ਨੇ ਬਹੁਤ ਸਾਰੀ ਬਾਣੀ ਰਚੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਹੈ, ਧੰਨਵਾਦ।

ਹਾਂਜੀ ਦੱਸੋ ਕਿੱਦਾਂ? ਹੋਰ ਕੀ ਕਰਦੇ? ਬਸ ਕੁਛ ਨੀ ਬਸ ਰੋਟੀ ਖਾਣ ਦੀ ਤਿਆਰੀ ਕਰਦੇ ਹਾਂ।

ਕਿਵੇਂ ਮੈਂ ਕਿਹਾ ਖਾਣ ਖੂਣਾ ਖਾ ਲਿਆ? ਅੱਛਾ ਅੱਛਾ। ਇਹਨਾਂ ਬਾਰੇ ਕੁਛ ਦੱਸਿਓ। ਜਿਹੜੇ ਗੋਤਮ ਬੁੱਧ ਸੀ ਇਹਨਾਂ ਦੇ ਇਹਨਾਂ ਦਾ ਨਾਮ ਗੋ~ ਗੋਤਮ ਸੀ ਤੇ ਇਹਨਾਂ ਇਹ ਬੁੱਧ ਧਰਮ ਦੇ ਮੋਢੀ ਤੇ ਧਾਰਮਿਕ ਗੁਰੂ ਮਤਲਬ ਹੋਏ ਸਨ ਤੇ ਇਹਨਾਂ ਦਾ ਜਨਮ ਪੰਜ ਸੌ ਸਤਾਹਠ ਈਸਵੀ ਪੂਰਵ ਵਿਸਾਖ ਪੂਰਨਮਾਸੀ ਨੂੰ ਲੁੰਬਨੀ 'ਚ ਹੋਇਆ ਸੀਗਾ, ਤੇ ਇਹਨਾਂ ਦੀ ਮਾਤਾ ਦਾ ਮਹਾਂ ਮਾਇਆ ਸੀ ਤੇ ਇਹਨਾਂ ਦੇ ਪਿਤਾ ਦਾ ਨਾਮ ਸੁਧੋਦਨ ਸੀਗਾ। ਇਹਨਾਂ ਦਾ ਅਸਲੀ ਨਾਮ ਤੁਹਾਨੂੰ ਪਤਾ ਦੱਸਿਆ ਤਾਂ ਹੈ ਮੈਂ ਸਿਧਾਰਥ ਸੀ ਤੇ ਮਹਾਤਮਾ ਬੁੱਧ ਮਹਾਤਮਾ ਗੋਤਮ ਸੀ।

ਹਾਂ ਕਹਿੰਦੇ ਗੋਤ ਦੇ ਗੋਤਮ ਸੀਗੇ ਗੋਤ ਦੇ।

ਤੇ ਇਹਨਾਂ ਦੇ ਕਹਿਣ ਦਾ ਭਾਵ ਕਿ ਜਿਵੇਂ ਗੋਤਮ ਦੇ ਬਚਪਨ ਦੀਆਂ ਖੇਲ ਓਦਾਂ ਉਹਨਾਂ ਦੇ ਕੁਛ ਜੀਵਨ ਬਾਰੇ ਵਿਆਹ, ਸੱਚ ਦੀ ਖੋਜ। ਹਾਂਜੀ ਕਹਿੰਦੇ ਜਦੋਂ ਇਹ ਕੇਵਲ ਇੱਕ ਹਫ਼ਤੇ ਦੇ ਸੀਗੇ ਉਹਨਾਂ ਦੀ ਮਾਤਾ ਦਾ ਦਿਹਾਂਤ ਹੋ ਗਿਆ ਸੀ ਫਿਰ ਉਸ ਤੋਂ ਬਾਅਦ ਜਿਹੜਾ ਇਹਦਾ ਪਾਲਣ ਪੋਸ਼ਣ ਇਹਨਾਂ ਦੀ ਮਾਸੀ ਨੇ ਕੀਤਾ ਸੀਗਾ ਪ੍ਰਜਾਪਤੀ ਨੇ ਪ੍ਰਜਾਪਤੀ ਗੋਮਤੀ ਨੇ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 ਤੇ ਇਹਨਾਂ ਦੇ ਪਿਤਾ ਨੇ ਸੋਚਿਆ ਕਿ ਇਹਨਾਂ ਦਾ ਸੰਸਕਾਰ ਅਹ ਸੰਸਕਾਰ ਅਹ ਸੰਸਾਰਿਕ ਮਤਲਬ ਸੰਸਾਰਿਕ ਵਿਆਹ ਕਰ ਦਿੱਤਾ, ਛੋਲਾਂ ਸਾਲ ਦੀ ਉਮਰ ਵਿੱਚ ਇਹਨਾਂ ਦਾ ਵਿਆਹ ਹੋ ਗਿਆ ਸੀਗਾ, ਰਾਜਕੁਮਾਰੀ ਯਸ਼ੋਧਰਾ ਨਾਲ। ਫਿਰ ਪਰ~ ਪ੍ਰੰਤੂ ਫਿਰ ਵਿਆਹ ਤੋਂ ਬਾਅਦ ਵੀ ਇਹਨਾਂ ਦਾ ਮਨ ਹੀ ਇਹਨਾਂ ਦਾ ਅਧਿਆਤਮਕ ਗੱਲਾਂ ਵਿੱਚ ਫਿਰ ਅਹ ਇਹਨਾਂ ਦੇ ਘਰ ਇੱਕ ਜਨਮ ਇਹਨਾਂ ਦੇ ਪੁੱਤਰ ਨੇ ਜਨਮ ਲਿਆ ਫਿਰ ਉਹਨਾਂ ਦਾ ਨਾਮ ਰਾਹੁਲ ਸੀ ਫਿਰ ਉਹਨਾਂ ਨੂੰ ਮਤਲਬ ਲੱਗਾ ਕਿ ਹਾਂ ਵੀ ਮੈਂ ਹੁਣ ਮੇਰੇ ਪੁੱਤਰ ਪੈਦਾ ਹੋ ਗਿਆ ਮੈਂ ਇੱਕ ਹੋਰ ਨਵੇਂ ਬੰਧਨ 'ਚ ਬੰਨ ਗਿਆ ਵਾਂ, ਫਿਰ ਉਹ ਫਿਰ ਉਹ ਦੁੱਖੀ ਰਹਿਣ ਲੱਗੇ ਕਿ ਹਾਂ ਮੇਰੇ ਕੋਲ ਮਤਲਬ ਬੰਧਨ ਵਿੱਚ ਬੰਨਣ ਲਈ ਸਮਝੌਤਾ ਕਰਨਾ ਪੈਣਾ ਆਪਣੇ ਰਿਸਤਿਆਂ ਲਈ ਸਮਝੌਤਾ ਕਰਨਾ ਪੈਣਾ। ਜੋ ਕਿ ਉਹਨਾਂ ਨੂੰ ਅਧਿਆਤਮਕ ਮਤਲਬ ਉਹਨਾਂ ਨੂੰ ਮੰਨਜ਼ੂਰ ਨੀ ਸੀਗਾ। ਜੀ ਉਹ ਤਾਂ ਹੈ।

ਇਹਨਾਂ ਦੇ ਗਿਆਨ ਬਾਰੇ ਜੇ ਗੱਲ ਕਰੀਏ ਉਹਦਾ ਮਤਲਬ ਕਹਿੰਦੇ ਜਿਹੜੇ ਅੱਠਵੇਂ ਦਿਨ ਵਿਸਾਖ ਦੀ ਪੂਰਨਮਾਸ਼ੀ ਨੂੰ ਇਹਨਾਂ ਨੂੰ ਸੱਚੇ ਗਿਆਨ ਅਰਥਾ~ ਮਤਲਬ ਬੋਧ ਪ੍ਰਾਪਤ ਹੋਈ ਸੀ ਇਹਨਾਂ ਨੂੰ ਗੱਲ ਦੱਸੀ ਤਾਂ ਸੀਗੀ ਕਿ ਮਤਲਬ ਜਿਹੜੇ ਰਾਜਕੁਮਾਰ ਆਪਣੇ ਨਾ ਘੋੜੇ ਤੇ ਬੈਠ ਕੇ ਮਤਲਬ ਅਹ ਮਤਲਬ ਜਾ ਰਹੇ ਹੁੰਦੇ ਆ ਤਾਂ ਉੱਥੇ ਇੱਕ ਉਹਨਾਂ ਨੂੰ ਬੁੱਢਾ ਮਿਲਦਾ ਫਿਰ ਉਹ ਬੁੱਢਾ ਕਹਿੰਦਾ ਹੁੰਦਾ ਕਿ ਬੁਢਾਪਾ ਤੇ ਮੌਤ ਇੱਕ ਦਿਨ ਜ਼ਰੂਰ ਆਉਣੀ ਹੈ, ਜਦੋਂ ਉਹ ਬੁੁੱਢਾ ਉਸ ਮਤਲਬ ਬੈਠਾ ਹੁੰਦਾ ਉਹ ਬਹੁਤ ਚਿੰਤਤ ਹੁੰਦਾ ਹੈ। ਤੇ ਉਹ ਕਹਿੰਦਾ ਕਿ ਹਰ ਮਤਲਬ ਹਰ ਇਨਸਾਨ ਨੂੰ ਇੱਕ ਦਿਨ ਬੁਢਾਪਾ ਤੇ ਇੱਕ ਦਿਨ ਮੌਤ ਨੂੰ ਮਤਲਬ ਸੱਚ ਦੀ ਖੋਜ ਸੀ ਉਹ ਕਰੀ ਸੀ ਆਪਾਂ ਤਾਂ ਮਤਲਬ ਵਿੱਚ ਗਿਆਨ ਦੇ ਵਿੱਚ ਵੀ ਉਹ ਸਭ ਜਿਹੜਾ ਇਹਨਾਂ ਨੇ ਸੱਚ ਦੀ ਖੋਜ ਵਿੱਚ ਕਿਹਾ ਉਹ ਸਭ ਗਿਆਨ ਦੇ ਵਿੱਚ ਹੈ। ਹਾਂਜੀ ਤੇ ਕਹਿੰਦੇ ਇਹਨਾਂ ਨੇ ਪੈਂਤੀ ਬ~ ਮਤਲਬ ਪੈਂਤੀ ਮਤਲਬ ਪੈਂਤੀ ਵਰਿਆਂ ਦੀ ਉਮਰ ਵਿੱਚ ਹੀ ਪ੍ਰਾਪਤ ਹੋ ਗਿਆ ਸੀ ਇਹਨਾਂ ਨੂੰ ਬੋਧ ਗਿਆਨ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

ਜਿਹੜਾ ਅਹ ਸਭ ਮੋਹ ਮਾਇਆ ਵਾ ਤੇ ਤਾਂ ਫਿਰ ਉਹਨੂੰ ਮਤਲਬ ਗਿਆਨ ਹੋਇਆ ਕਿ ਸਭ ਮੋਹ ਮਾਇਆ ਵਾ ਤੇ ਮੈਂ ਮਤਲਬ ਪ੍ਰਾਪਤੀ ਕਰ ਲਈ ਬੁੱਧ ਦੀ ਪ੍ਰਾਪਤੀ ਕਰ ਲਈ ਸੀ। ਬੋਧ ਗਿਆਨ ਦੀ ਪ੍ਰਾਪਤੀ ਕਰ ਲਈ ਸੀ। ਕਹਿੰਦੇ ਜਿੱਥੇ ਇਹ ਬੈਠੇ ਸੀ ਉਸ ਉਸ ਬਰ~ ਜਿੱਥੇ ਇਹਨਾਂ ਨੇ ਬੋਧ ਮਤਲਬ ਤਪੱਸਿਆ ਕੀਤੀ ਸੀ ਉਸ, ਉਹ ਉਸ ਪੇੜ ਨੂੰ ਹਾਲੇ ਵੀ ਬੋਧੀ ਪੇੜ ਮਤਲਬ ਕਿਹਾ ਜਾਂਦਾ ਹੈ ਹਾਲੇ ਵੀ ਉੱਥੇ ਬੁੱਧ ਇਹਨਾਂ ਨੇ,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

ਬੁੱਧ ਦੇ ਜਿਹੜੇ ਪੱਚੀ ਸੌ ਸਾਲ ਸੀ ਉਹਨਾਂ ਦੇ ਜਿਹੜੇ ਕਹੇ ਸ਼ਬਦ ਸੀ ਉਹਨਾਂ ਵਿੱਚੋਂ ਵੀ ਕਹਿੰਦੇ ਮਨੁੱਖ ਨੇ ਜਿਹੜੇ ਅਹ ਸਮਾਜਿਕ ਵਿਵਸਥਾ ਨਾਲ ਕੀਤੇ ਸੀ ਉਹਨਾਂ ਨੇ ਸਾਰੇ ਜਿੰਨੇ ਵੀ ਉਹਨਾਂ ਦੇ ਸੀ ਅਹ ਉਹਨਾਂ ਨੇ ਕਹਿੰਦੇ ਵੀ ਜਿਹੜੇ ਸ~ ਸਾਰਥਕ ਸੀ ਉਹਨਾਂ ਵਿੱਚ ਜਿਹੜੀਆਂ ਆਉਣ ਵਾਲੀਆਂ ਸਾਰਥਕ ਕਹਿਣਗੇ ਵੀ ਬੁੱਧੀ ਦਰਸਨ ਵਿੱਚ ਇੱਕ ਅਜਿਹੀ ਗੰਭੀਰ ਤੇ ਗੁਣਤਾ ਦ੍ਰਿਸ਼ਟੀ ਸੀ ਜਿਹਦਾ ਸਿੱਧਾ ਵੀ ਸੰਬੰਧ ਕਹਿੰਦੇ ਵੀ ਦੇਵ, ਆਤਮਾ, ਮਜ਼ਬੂਤ ਧਰਮ, ਨਸ਼ਲ ਵੰਸ਼, ਵਰਨ, ਵਰਗ ਸਭ ਦੀ ਕਲਪਨਾ ਹੈ ਕਹਿੰਦੇ ਇਹਦੇ ਵਿੱਚ ਜਿਹੜਾ ਕੋਈ ਵੀ ਉਹਨਾਂ ਦਾ

ਤੇ ਜਿਹੜਾ ਇਹ ਸਭ ਸਾਰਥਕ ਮਤਲਬ ਆਪਣੇ ਆਉਣ ਵਾਲੀ ਸਦੀਆਂ ਤੱਕ ਮਤਲਬ ਸਾਰਥਕ ਰਹਿਣ ਲਈ ਬੁੱਧ ਦਰਸ਼ਨ ਮਤਲਬ ਦੀ ਦ੍ਰਿਸ਼ਟੀ ਦਿੱਤੀ ਹਾਂਜੀ ਕਹਿੰਦੇ ਵੀ ਜਿਹੜੇ ਸਭ ਕਹਿ ਲਏ

ਅਹ ਵੀ ਸਭ ਮਨੁੱਖ ਦੀ ਕਹਿੰਦੇ ਸਭ ਇਹ ਕਲਪਨਾ ਹੈ ਇੱਕ ਜਿਵੇਂ ਕਲਪਨਾ ਨੂੰ ਖ਼ਤਮ ਕੀਤਾ ਜਾ ਸਕਦਾ ਹੈ, ਪਰ ਮਨੁੱਖ ਦੇ ਜਿਹੜੇ ਖ਼ਾਤਮੇ ਦਾ ਅਰਥ ਹੈ ਉਹ ਪਰਲੋ ਹੈ। ਹਾਂਜੀ

ਉਹ ਹਾਂਜੀ ਉਹ ਇਹੀ ਕਹਿੰਦੇ ਜਿਹੜੀ ਆਪਣੀ ਇਛਾਵਾਂ ਹੈਗੀਆਂ ਉਹੀ ਆਪਣੀ ਸਮੱਸਿਆ ਦਾ ਕਾਰਨ ਆ main ਇਹੀ ਸੀਗਾ, ਇਹ ਤੇ ਆ ਗਿਆ ਫਿਰ ਰੋਸ਼ਨ ਖ਼ਿਆਲੀ ਹਾਂਜੀ ਹਾਂਜੀ ਉਹਦੇ ਵਿੱਚ ਕੀ ਇਹਨਾਂ ਨੇ ਦੱਸਿਆ ਹੋਇਆ ਰੋਸ਼ਨ ਖ਼ਿਆਲੀ ਦੇ ਵਿੱਚ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 ਤੇ ਕਹਿੰਦੇ ਕਿ ਇਹਨਾਂ ਦਾ ਮਤਲਬ ਜਿਹੜੀ ਇਹਦੇ ਵਿੱਚ ਹੈਗੇ ਰੋਸ਼ਨੀ ਖ਼ਿਆਲੀ ਵਿੱਚ ਇਹ ਸੋਚਦੇ ਆ ਕਿ ਜਿਹੜੇ ਵੀ ਅਹ ਜੇ ਕੀ ਕਹਿੰਦੇ ਆ ਉਹਨੂੰ ਜਿਹੜੀਆਂ ਇਛਾਵਾਂ ਹੈਗੀਆਂ ਉਹ ਮਤਲਬ ਬੰਦੇ ਨੂੰ ਸਮੱਸਿਆ ਦਾ ਕਾਰਨ ਬਤਾ~ ਸਮੱਸਿਆ ਦਾ ਕਾਰਨ ਦੱਸਦੀ ਆ ਕਿ ਸਮੱਸਿਆ ਹੋਣ ਦਾ ਕਾਰਨ ਦੱਸਦੀ ਆ ਉਹ, ਤਾਂ ਇਹ ਪਿੱਪਲ ਹੇਠਾਂ ਬੈਠ ਕੇ ਸਾਧਨਾ ਕਰਨ ਲੱਗ ਗਏ ਤੇ ਇਹਨਾਂ ਨੇ ਪੈਂਤੀ ਸਾਲ ਦੀ ਉਮਰ ਵਿੱਚ ਇਹਨਾਂ ਨੇ ਮਤਲਬ ਸਾਰੀ ਰੋਸ਼ਨੀ ਮਿਲੀ ਹਾਸਿਲ ਹੋ ਗਈ ਸੀ ਇਹਨਾਂ ਨੂੰ ਕਿ ਹਾਂ ਵੀ ਸਭ ਸਮੱਸਿਆ ਇਹ ਸਭ ਮੋਹ ਮਾਇਆ ਵਾ। ਉਹਨਾਂ ਸਿੱਖ ਲਿਆ ਸੀ ਕਿ ਹਾਂਜੀ ਜਿਹੜੀ ਆਪਣੀ ਇਛਾਵਾਂ ਨੂੰ ਆਪਾਂ ਦਬਾਵਾਂਗੇ ਉਹ ਉਸ ਤੋਂ ਬਾਅਦ ਕੋਈ ਸਮੱਸਿਆ ਉਤਪੰਨ ਨੀ ਹੋਊਗੀ। ਹਾਂਜੀ ਕਹਿੰਦੇ ਉਸ ਦਿਨ ਤੋਂ ਬਾਅਦ ਇਹਨਾਂ ਨੇ ਜਿਹੜੇ ਇਹਨਾਂ ਦੇ ਚੇਲੇ ਸੀ ਉਹ ਇਹਨਾਂ ਨੂੰ ਗੋਤਮ ਕਹਿਣ ਬੁੱਧ ਕਹਿਣ ਲੱਗ ਗਏ ਸੀ

ਹਾਂਜੀ ਸਫ਼ਰ ਦੀਆਂ ਜਿਹੜੀਆਂ ਇਹਨਾਂ ਦੀ ਸਿੱਖਿਆਵਾਂ ਨੇ ਵੀ ਕਹਿ ਲਈਏ ਕਿ ਜਿਵੇਂ ਮੂਲ ਹੈ ਸਿੱਖਿਆਵਾਂ ਦਾ ਜਿਹੜਾ ਮੂਲ ਹੈ ਮਤਲਬ main ਮਕਸਦ ਸੀ ਇੱਕ ਚਾਰ ਅਚਾਰੀਆ

ਮੁਹਰਤ ਨਾਲ ਕਹਿੰਦੇ ਇਹਨਾਂ ਨੇ ਨਿਰਵਾਣ ਕੀਤਾ ਸੀ ਜਿੰਨਾਂ ਨੂੰ ਨਿਰਵਾਣ ਨਿਰਵਾਣ ਕੀਤਾ ਸੀ ਮੁਕਤੀ ਮਿਲਣਾ, ਮੁਕਤੀ ਮਿਲ ਗਿਆ, ਇਹ ਸਭ ਦੁੱਖ ਸਮੁਦਾਇ, ਨਿਰੋਧ ਇਹ ਸਭ ਮਤਲਬ ਇਹਨਾਂ ਨੇ ਮਤਲਬ ਇਹ ਉਹਨਾਂ ਦਾ ਸਾਰਾ ਨਿਰਵਾਣ ਕਰ ਦਿੱਤਾ ਸੀਗਾ।

ਤੇ ਕਹਿੰਦੇ ਕਿ ਜਿਹੜੀਆਂ ਆਪਣੀ ਇਛਾਵਾਂ ਹੀ ਹੈਗੀਆਂ ਨਾ ਉਹੀ ਸਾਰਾ ਦੁੱਖ ਦਾ ਕਾਰਨ ਹੈਗੀਆਂ। ਤੇ ਕਹਿੰਦੇ ਜਿਹੜਾ ਬੁੱਧ ਧਰਮ ਗੋਤਮ ਬੁੱਧ ਦੀਆਂ ਜਿਹੜੀਆਂ ਸਿੱਖਿਆਵਾਂ ਤੇ ਆਧਾਰਿਤ ਸੀ ਉਹ ਇੱਕ ਨਾਸਤਿਕ ਧਰਮ ਸੀ। ਹਾਂਜੀ ਕਹਿੰਦੇ ਹਾਂ ਕਹਿੰਦੇ ਤੇ ਮਤਲਬ ਭਗਵਾਨ ਤੇ ਵਿਸਵਾਸ਼ ਸੀ ਸਿਰਫ਼ ਇੱਕ ਤਪੱਸਿਆ ਹੀ ਕਰਦੇ ਸੀ ਤੇ ਮਤਲਬ ਕਿਸੇ ਭਗਵਾਨ ਨੂੰ ਮੰਨਦੇ ਨੀ ਸੀਗੇ, ਜਿੱਦਾਂ ਆਪਣੇ ਬ~ ਅਲੱਗ ਅਲੱਗ ਹੁੰਦੇ ਆ ਨਾ ਕਿ ਇਹ ਇਹਨਾਂ ਨੂੰ ਮੰਨਦੇ ਆ ਇਹ ਇਹਨਾਂ ਨੂੰ ਮੰਨਦੇ ਆ ਇਹ ਕਿਸੇ ਧਰਮ ਨੂੰ ਨੀ ਮੰਨਦੇ ਸੀਗੇ ਬਸ ਓਦਾਂ ਹੀ ਬੁੱਧ ਮਤਲਬ ਬੁੱਧ ਬਣ ਗਏ ਸੀਗੇ। ਤੇ ਉਸ ਤੋਂ ਬਾਅਦ ਤਾਂ ਕਹਿੰਦੇ ਇਹਨਾਂ ਨੇ ਤਿਆਗ ਦਿੱਤਾ ਸੀ ਸਭ ਕੁਛ ਜਿਵੇਂ ਉਣੱਤੀ ਸਾਲ ਦੀ ਉਮਰ ਵਿੱਚ ਕਹਿੰਦੇ ਸਿਧਾਰਥ ਮਹਿਲ ਤੋਂ ਬਾਹਰ ਨਿਕਲਿਆ ਸੀ ਫਿਰ ਉਹਨੇ ਜਦੋਂ ਬਾਹਰ ਮੰਜਰ ਦੇਖੇ ਉਹਨਾਂ ਦੇ ਲੋਕਾਂ ਦੀਆਂ ਦੁੱਖ ਸਮਝ ਆਏ ਵੀ ਮਤਲਬ ਉਹਨਾਂ ਦੇ ਅਮ ਬੁਢਾਪਾ ਇੱਕ ਬਿਮਾਰ

ਆਉਂਦਾ ਇੱਕ ਲਾਸ਼ ਹੁੰਦਾ ਹੈੈ ਹਾਂਜੀ ਉਹੀ ਗੱਲ ਮਤਲਬ ਤੁਹਾਨੂੰ ਦੱਸੀ ਜਿੱਦਾਂ ਕਿ ਇੱਕ ਬੁੱਢਾ ਹੁੰਦਾ ਹੈ ਤੇ ਉਹ ਕਹਿੰਦਾ ਹੈ ਕਿ ਜਿਹੜਾ ਬੁਢਾਪਾ ਤੇ ਇੱਕ ਮੌਤ ਇੱਕ ਦਿਨ ਜ਼ਰੂਰ ਆਉਣੀ ਹੈ ਤੇ ਫਿਰ ਉਹ ਉਹ ਚੀਜ਼ ਦੇਖ ਕੇ ਇਹਨਾਂ ਨੂੰ ਬਹੁਤ ਦੁੱਖ ਹੁੰਦਾ ਹੈ ਕਿ ਹਾਂ ਵੀ ਇਨਸਾਨ ਦਾ ਇੱਕ ਦਿਨ ਬ~ ਬੁਢਾਪਾ ਤੇ ਜ਼ਰੂਰ ਆਉਣਾ ਤੇ ਉਹੀ ਮਤਲਬ ਇਸਨੂੰ ਤਿਆਗ ਕਰਨ ਲਈ ਉਹਨਾਂ ਨੇ ਬੁੱਧ ਅਪਣਾ ਲਿਆ ਸੀਗਾ। ਹਾਂਜੀ ਜਿਹਦੇ ਕਰਕੇ ਉਹਨੂੰ ਕਹਿੰਦੇ ਗੋਤਮ ਆਤਮ ਦਮਨ ਨੂੰ ਇਹ ਇਹਸਾਸ ਹੋ ਗਿਆ ਸੀ ਇਹ ਸਭ ਕੁਛ ਆਪਣੀਆਂ ਅੱਖਾਂ ਨਾਲ ਦੇਖ ਕੇ ਵੀ ਗੋਤਮ ਨੂੰ ਖ਼ਿਆਲੀ ਲਈ ਜਿਹੜਾ ਧਿਆਨ ਸਾਧਨਾ ਹੈ ਉਹ ਸਹੀ ਰਾਸਤਾ ਆ ਵੀ, ਜਿਵੇਂ ਹੁਣ ਆਪਾਂ ਕਹਿ ਲਈਏ ਜਿਹੜਾ ਸੱਚ ਦਾ ਸੱਚ ਦਾ ਗਿਆਨ ਹੈ ਸੱਚ ਦੀ ਖੋਜ ਹੈ ਉਹ ਮਤਲਬ ਲੋਕਾਂ ਦੇ ਲਈ ਸਹੀ ਹੈ ਵੀ ਇਸ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਹੈ। ਹਾਂਜੀ ਤੇ ਅਹ ਦੂਜੇ ਪਾਸੇ ਉਹਨਾਂ ਨੇ ਇੱਕ ਸਾਧੂ ਦੇਖਿਆ ਜਿਹਨੂੰ ਕੋਈ ਮਤਲਬ ਚਿੰਤਾ ਨੀ ਸੀਗੀ ਮਤਲਬ ਸੰਸਾਰ ਦੀ ਨਾ ਮਰਨ ਦੀ ਨਾ ਖਾਣ ਦੀ ਨਾ ਪੀਣ ਦੀ ਤੇ ਉਹਨੇ ਸੋਚਿਆ ਕਿ ਹਾਂ ਇਹ ਸਾਧੂ ਹੀ ਮਤਲਬ ਸੱਚਾ ਸੱਚ ਹੈਗਾ ਹੈ ਇਹਨੂੰ ਸੱਚ

ਇਸ ਕਰਕੇ ਉਹਨੂੰ ਇੱਥੋਂ ਇਹ ਇਹਸਾਸ ਹੋ ਗਿਆ ਸੀ ਸਿੱਖ ਲਿਆ ਸੀ ਵੀ ਰੋਸ਼ਨ ਖ਼ਿਆਲੀ ਆ ਧਿਆਨ ਤੋਂ ਬਿਨਾਂ ਕੁਛ ਵੀ ਨਹੀਂ ਹੈ। ਚਲੋ ਠੀਕ ਹੈ ਫਿਰ। Okay okay

ਹਾਂ ਦੀਦੀ ਸਾਸਰੀਕਾਲ ਕਿ ਹਾਲ ਇਹ ਹਾਂ ਜੀ ਠੀਕ ਤੁਸੀਂ ਦੱਸੋ ਕਿਧ ਠੀਕ ਓ

ਕੁਛ ਨਾਈ ਇਹ ਬਸ ਬੈਠੇ ਹੋਏ ਸੀ free ਐਧ ਅਸੀਂ ਥੋੜ੍ਹਾ mobile ਦਿੱਖ ਰੇ ਸੀ ਹਾਂ ਜੀ free ਜੇ ਅੱਛਾ ਅੱਛਾ ਅਜਕਲ ਮੈਂ ਓਇ ਬਸ ਵੈਖ ਸੀ ਪੀ ਕਿਧ ਨਾ internet ਦੀ uses ਹੋ ਰੇ ਨੇ ਕਈ ਲੋਸੇ ਵੀ ਨੇ ਐਦ੍ਹੇ ਕਈ benefits ਨੀ ਇਹ ਹੈਂ ਨਾ ਹਨ ਜੀ ਅਹ ਜਿਦ੍ਹਾ ਕੇ ਜੇ ਅੱਪਾ ਗੱਲ ਕਰੀਏ ਤੇ internet ਬਾਰੇ ਜਾਂ ਪਹਿਚਹਨ ਬਾਰੇ ਤੁਸੀਂ ਮਤਿਬ ਹਨ ਸੁਣਿਆ ਵੀ ਕਿਧ ਬਣਿਆ ਕਿ ਹੈ ਪਤਾ ਤੈਨੂੰ ਐਦ੍ਹੇ ਬਾਰੇ ਕੁਛ ਐਧ internet ਤੇ ਓਸਤ੍ਰਹ ਨਾ ਲਾਇ ਦਾ ਇਕ ਨਾਮੁ ਇਹ ਜਿਦ੍ਹਾ ਦਵਾਰਾ ਦੁਨੀਆ ਪਰਦਾ computer ਹੁਣ ਇਕ ਦੂਸਰੇ ਅਹ ਨਾਲ ਜੁੜੇ ਹੋਏ ਨੇ ਹਾਂ ਜੀ ਸੰਦੈਸ਼ ਜਿਰਾਹ ਪ੍ਰਾਪਤ ਕਰਦੇ ਨੇ ਇਕ ਦੂਜੇ ਇਕ ਦੂਜੇ ਦੇ ਨਾਲ ਸੂਚਨਾ ਹੋਰ ਆਪ ਪ੍ਰਦਾਨ ਕਰਦੇ ਨੇ ਹਾਂ ਜੀ ਇਕ ਤਾਰਿਕ਼ ਫੀਬਾ ਫਾਈਬਰ ਆਪਟੀਕਲ ਨਲਿਨ ਉਪਗ੍ਰੇਡੇ

ਹਮ ਹੱਮ ਹੱਮ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 ਹਨ ਜੀ ਤੇ ਐਦ੍ਹੇ ਵਿਚ ਜਿਦ੍ਹਾ ਕੇ ਆਪ ਬਪਾਰ ਦੀ ਗੱਲ ਕਰੀਏ ਤਾ ਹੈ ਨਾ ਜਿਵੇ ਬੱਰ ਇਕ ਪਾਖੁ ਵੀ internet ਨੂੰ ਬੋਹਤ ਤਰੀਕਿਆਂ ਨ use ਕੀਤਾ ਜਾਂਦਾ ਤੇ ਐਦ੍ਹੇ ਵਿਚ ਤੈਨੂੰ ਪਤਾ ਕੇ ਕਿਧ ਕੈਰੇ ਕੈਰੇ ਤਰੀਕਿਆਂ ਨਾਲ ਬਪਾਰ ਨੂੰ ਮੀਆਂ ਐਨਾ ਨੂ main ਦਿਤੀ ਗਈ ਇਹ ਬਪਾਰੀ ਤੋਰ ਤੇ ਹਨ ਜੀ ਜਿਵੇ ਐਦ੍ਹੇ ਵਿਚ ਬਪਾਰ ਛ ਇਹ ਸੀਮਤ ਅਵਸਤਾ ਹੈਗਾ ਐਥੇ ਓਨੁ ਹੂ ਇਹ ਓਨੁ ਪਾਸਿਆਂ ਵੱਲ ਦੇ ਲਾਇ ਮਾਤੇਪੁਨ ਅਮੁਲ ਪੂਜਣ ਹੈਗਾ ਜੋ ਹਮ ਕਾਵਾਂ ਦੇ ਲਾਇ ਸੂਜਨ ਦਾਨ ਪ੍ਰਦਾਨ ਕਰਦਾ ਐਵੇਂ ਮੁਤਲਿਬ ਕੀਨੇ librarian ਮਜੂਦ ਹੈ ਜਿੰਦੇ ਵਿਚ ਤੀਰ ਉਂਗਲੀਆਂ ਖੁਲਦੇ ਲਿਬ੍ਰਾਰੀਆਂ ਹੈ ਨਾ ਉਂਗਲੀਆਂ ਹਮ ਦੇ ਨਾਲ ਚਲਦਾ ਹੈ ਨਾ ਉਂਗਲੀਆਂ ਨਾਲ ਸਾਰਾ ਹਨ ਜੀ ਕੁਛ ਖੁਲ ਜਾਂਦਾ ਤੇ ਪਰਿਵਾਰ ਵਿਚ ਸੂਰੇ ਕਾਰਨ ਲਾਇ ਵਪਾਰ ਦਾ ਸ਼ੋਦੇ ਕਾਰਨ ਲਾਇ ਹਮ ਪ੍ਰਦਾਨ ਲਾਇ ਕਈ ਮਉਲਿਆ ਵਾਲ ਸੰਸਾਰੇਂ ਹੈਗਾ ਤੇ ਨਾਲ ਹੀ ਐਦ੍ਹੇ ਹਮ ਸ਼ੈਤਾਨੀ ਪ੍ਰਦਾਰ ਤੂੰ ਪਾਪਰੁ ਛੁਪੇ ਹੋਏ ਨੇ ਜੋ ਆਪਣੀ ਵਿਨਾਸ਼ਕ ਪੁਮਿਕ ਨਿਬਾਂ ਦੇ ਲਾਇ ਤਿਆਰ ਹੈਗੇ ਨੇ ਤੇ ਕੁਛ ਨਾਈ ਤੇ ਕੁਛ ਨਾਈ ਤੋਂ ਆਈਵੀ ਕਰਨ ਹੈ internet ਸਮਾਜ ਵਾਸਤੇ call ਕਾਰਨ ਵਾਲਾ ਮਾਣਿਆ ਹਮ ਜਾਂਦਾ ਤੇ ਫਿਰ ਵੀ ਵਿਅਕਤੀ ਮਲਿਕ ਹੋਣਾ ਤੇ ਉਸ ਹਮ ਵਿਅਕਤੀ ਤਕ ਪੋਚ ਕੇ ਪਾਰ ਆਏ ਹੈਕੇ ਜੇਰੀ ਵੀਡੀਓ ਰਾਤੋ ਰਾਤ company ਬਣ ਜਾਂਦੀ ਹੈ ਨਾ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

ਅਗਰ ਪਰਿਵਾਰਸ਼ਾ ਵੈਖਿ ਜਾਇ ਆਹ ਐਸ ਨੂੰ ਕਿਧ ਹਨ ਜੀ explane ਕਰ ਸਕਦੇ ਤੇ ਓਦੇ ਬਾਰੇ ਕਿ ਕਾਉਗੇ ਤੁਸੀਂ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 hello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 ਹਾਂ ਜੀ ਤੇ ਜੇਰਾ internet ਹੈਗਾ knowledge ਦੇ ਰੂਪ ਛ ਪ੍ਰਬਾਵਿਸ਼ ਹੈਗਾ ਹਮ ਤੇ ਇਕ ਡਾਟਾ ਸਾਨੂ ਚਾਰ ਪ੍ਰਣਾਲੀ ਵਿਚ ਵੀਬੇਨ ਸਾਨੂ ਤੇ computer ਨੂੰ ਜੋੜਦੀ ਹੈਗੀਆਂ computer ਹਮ ਨੂ ਜੋਰ ਦੇ ਟੀ ਇਕ natural ਟੀ ਹਨ ਜੀ ਸੁਨਸਾੜੇਂ ਕ੍ਰਿਸ਼ੀ network ਨੈੱਟਵਰਕ ਦੇ ਕਟ ਤੂੰ ਕਟ ਦੋ computer ਦੀਆ ਵਰਕਸ਼ੋਪ ਹੋਂਦਿਆ ਜੋ ਅਹ ਟੇਕਣ ਜੋਰਡੀਏ ਤੇ ਹੋਰ ਹਮ ਸੂਚਨਾ ਦਾ ਦਾਨ ਪ੍ਰਦਾਨ ਕਰਦਿਆਂ ਲੇਕੁਨ ਜਾਤੀਂ ਰੂਪ ਦੇ ਵਿਚ internet ਕੀਆ ਜਾਂਦਾ ਜੋ ਪੂਰੀ ਦੁਨੀਆ ਹਨ ਵਿਚ ਫੈਲਿਆ ਹੋਇਆ ਹਨ ਜੀ internet ਦੇ ਸ਼ੁਰੂਆਤੀ ਦੀਨਾ ਵਿਚ ਦੀਖਿਆ ਜਾਇ ਤੇ internet ਦੀ ਵਰਡ ਤੂੰ ਗੁਪਤ ਤਰੀਕੇ ਨਾਲ ਹੈ ਨਾ ਕੀਤੀ ਜਾਂਦੀ ਸੀ ਤੇ ਇਹ ਸਿਸਟਮ ਮੁਕ ਤੋਰ ਤੂੰ ਸਰਕਾਰੀ ਏਜੰਸੀਆਂ ਆਲੇ ਸਿਗਿਆ ਤੇ ਐਸ ਬਾਰੇ ਤੁਸੀਂ ਕਿ ਮੁਤਲਿਬ ਜਾਂਦੇਯੋ ਆਹ ਜਾਣਕਾਰੀ ਦਿਯੋ ਗਏ ਐਸ ਬਾਰੇ ਨਾਈ

ਜਿਵੇ ਅਹ ਸ਼ੈਂਸਰੀਆਂ ਸੰਦਾਂ ਹਨ ਜੀ ਦਵਾਰੇ ਜਾਣਿਆ ਜਾਂਦਾ ਤੇ ਆਪਿਯੋਕ ਕੀਤਾ ਜਾਂਦਾ ਮੁਖਿਆ ਰੂਪ ਵਿਚ email ਦੇ ਲਾਇ ਆਪਿਯੋਕ ਕੀਤਾ ਜਾਂਦਾ ਐਸ ਪ੍ਰਕਾਰ ਦੇ ਵਿਅਕਤੀ ਸੰਦਾਂ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 ਪਿਛਲੇ ਦਰਸ਼ਨ ਦੀ ਸ਼ੁਰੂਆਤ ਛ ਹੋਇਆ ਸੀਗਾ ਤੇ ਇਹ ਮੁਤਲਿਬ ਹਨ ਜੀ ਤਦ ਤਦ ਹੁਣ ਤਕ ਤਕ ਖੁਲੀ ਨਾਈ ਹੈਗੀ ਹੈ ਨਾ ਤੇ ਬੋਹਤ ਕਟ ਹਮ ਇਸ ਕਿਸਮ ਦੇ ਉਤੇ ਰਾਜੇ amrica ਵਿਚ computer ਚਾਰ ਸਿੰਗਾਰਤਾਂ internet ਨਾਲ ਜੁੜਿਆ ਹੋਇਆ ਤੇ ਲਾਖੁ ਹਨ ਜੀ ਟੈਚਨੀਕੈ ਲੋਕ ਕਰੰਦਾ ਪਹਿਲੀ ਬਾਰ internet ਅੱਧਾ ਨੂੰ ਅਲੱਗ ਕੀਤਾ ਫਿਏ ਆਹ ਕਹਾ ਲੋਕ ਹਮ ਲੋਕ ਤਕ ਨਾਈ ਪੌਂਚੇ ਗਏ ਫਿਰ internet ਹਮ ਸੇਵਾ ਪ੍ਰਦਾਨ ਨੇ computer model telephoneline ਮਾਡਲ software ਲੀਨੇ ਸੰਚਾਰ ਸੋਫਟਵਾਰੇ ਓਦੇ ਖਾਤਾ

ਕਾਇਰ ਕਾਮ ਜੇਰਾ internet ਦਾ ਖਾਤਾ number ਓਦੇ ਵਿਚ ਕਿਸੇ ਵੀ internet ਤੇ ਪ੍ਰਦਾਨ ਹੈ ਤੇ ਕੁਛ ਗੰਤੇ ਲਾਇ ਪ੍ਰਾਪਤ ਕਰ ਸਕਦੀਆਂ ਤੇ ਇਹ ਅਹ ਅਪਯੋਕ ਕਰਤਾ ਦਾ ਨਾਮੁ ਦਿੱਤੋ ਗਿਆ ਐਨਾ ਨੂੰ ਤੇ internet ਲਹਾਤਾ ਦਾ ਅਪਯੋਕਰ ਦਾ ਨਾਮੁ ਪ੍ਰਾਪਤ ਕਾਰਨ ਤੂੰ ਬਾਅਦ ਸੇਵਾ ਪ੍ਰਦਾਨ ਐਦ੍ਹੇ ਵਿਚ ਵਿਸ਼ਾਸਹਿ ਦਿੱਤਾ ਤੇ ਸਾਥ computer ਦਾ ਸੰਗਰਤਾਂ

`ਨਾਮੁ ਪੈਟ ਨਾਮੁ ਤੇ click ਕਰ ਕੇ internet ਸੇਵਾ ਪ੍ਰਦਾਨ ਦੇ ਸੰਬੰਧ ਸਪਿਤ ਕਰਦਿਆ ਹਨ ਜੀ

outlookexpress click ਕਰਨ ਤੋ ਬਾਅਦ e mail ਪੈਜਿਆ ਜਾਂਦਾ ਤੇ ਹਨ ਜੀ inernet ਇਕ progless ਤੇ click ਕਾਰਨ ਤੂੰ ਬਾਅਦ ਐਥੇ ਪ੍ਰਕਾਰ ਦੀ ਜਾਂ ਐਥੇ ਹਰ ਪ੍ਰਕਾਰ ਦੀ ਜਾਣਕਾਰੀ ਮਿਲਦੀਆਂ ਤੇ ਸੰਬਿਦ ਵੈਬਸਿਦੇ ਵੀ website ਤੇ ਅਵਿਸ਼ਕਤਾ ਦੀ ਜਾਣਕਾਰੀ ਦਿਤੀ ਜਾਂਦੀਆਂ ਹਨ ਜੀ ਹਨ ਜੀ ਜਿੰਦਾ ਕੇ ਕੇ ਜੀ ਮੁਤਲਿਬ software ਹੈਗੇ ਜੋ ਪ੍ਰੋਗਰਾਮ ਦੀ ਵਰਤ ਤੂੰ ਕਰ ਕੇ internet ਤੂੰ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀਆਂ ਜੇਰੇ main ਜੇਰੀ software ਹੈਗੀਆ ਹਨ ਜੀ ਜੇਰੇ internet ਲਾਇ ਜਾਣਕਾਰੀ ਪ੍ਰਾਪਤ ਕਾਰਨ ਲਾਇ softwareprogramm ਦਾ ਅਪਿਏਓ ਕੀਤਾ ਜਾਂਦਾ ਜਿੰਦੇ ਵਿਚ googleww ਮੋਜੈਕ internet ਨਾਲ ਜੂਰੀ ਹੋਏ chat ਟੀ chat ਕੇਰ ਸਕ ਦੇ ਆ telephonecall ਕੇਰ ਸਕ ਦੇ ਆ ਏਨੀ ਕਾਮ ਕੇਰ ਸਕ ਦੀ ਆ internet ਦੇ ਮਾਦਿਬ ਤੇ ਟੀ ਹਰ ਕਿਸੀ ਪਕੜ ਦੀ website ਦੀ ਜਾਣਕਾਰੀ ਮਿਲ ਸਕਦੀਆਂ computer ਪਾਰ ਜੇ ਲਾ ਸਕਦੀਆਂ ਤੇ ਜਾਦੂ computer ਨੂੰ ਐਵੇਂ ਦਾ ਕਾਮ ਦਿਤਾ ਜਾਂਦਾ ਤੇ ਇਹ ਕਾਮ ਇਹ ਕਾਮ ਕਰਦਾ ਜਬ ਤਕ ਅੱਪਾ ਸੋ ਜਾਣਿਆ ਤੇ ਐਸ ਕੰਪਿਊਟਰ ਮੁਤਲਿਬ ਸਾਨੂ ਸੋਏ ਸੋਏ ਰੈਣ ਤੂੰ ਵੀ ਅਗਰ ਅੱਪਾ ਕਿਸੀ ਚੀਜ਼ ਨੂੰ ਜਲਦੀ ਪੂਰਾ ਕਰਨਾ ਕਹਾਣੀਆਂ ਤੇ ਹਮ computer ਦੀ ਜ਼ਰੂਰਤ ਹੈ ਤੇ ਹਾਮੀ ਇਕ computer ਦੀ ਜ਼ਰੂਰਤ ਹੈ ਤੇ ਸੰਸਾਰ ਹਨ ਜੀ ਦੀਆ ਸੇਵਾ ਹੈਗੀਆਂ internet plub incharg ਦੋ ਪਗਾਂ ਵਿਚ ਵਾਨ੍ਦ੍ਯਾ ਹੋਯਾ ਹਮ ਇਕ email ਟੀ ਇਕ telephone sory ਆਹ ਗਲ ਬਾਤ ਹਾਨਾ ਹਨ ਜੀ ਏਤੇ ਅੱਪਾ telephone ਦੇ ਵਿਚ e mail ਤੂੰ ਪਾਰਕ ਰੂਪ ਵਿਚ ਅਪਯੋਕ ਕੀਤਾ ਜਾਂਦਾ ਤੇ ਇਕ ਵਿਅਕਤੀ ਤੂੰ ਦੂਜੇ ਵਿਅਕਤੀ ਤਕ ਸੰਚਾਰ ਸੰਚਾਰ ਦੇਂਦਾ ਸੇਵਾ ਸੰਚਾਰ ਦੀ ਸੇਵਾ ਪ੍ਰਦਾਨ ਕਰਦਾ ਤੇ ਹਮ ਐਡੇ ਵਿਚ ਜੇਰਾ ਵਿਅਕਤੀ ਦੁਨੀਆ ਦਾ ਵਿਬਾਏਂ ਬੈਠ ਕੇ ਵਿਅਕਤੀ ਤਕ ਸਮੂ ਵਿਚ ਮਿਲਣਾ ਸ਼ਾਮਿਲ ਹੈਗਾ ਤੇ internet ਦੀ ਪੂਰੀ ਜਾਣਕਾਰੀ ਅਪਲੁਗ ਸ਼ਾਇਦ ਲੋਕ ਪ੍ਰਿਅ ਵਿਚ ਵਾਡਾ ਕਾਰਨ ਹੈਗਾ ਐਸ ਲਾਇ ਹਨ ਜੀ internet ਹਰ ਘਰ ਤਕ ਪੋਂਛਡਾ ਹੈਗਾ worldwide web ਹੈ ਨਾ ਹਨ ਜੀ ਤੇ ਇਕ ਕਿਸਮ ਸਬ ਮਿਤਲ metalmedia ਹੋਰ ਹਾਏ ਹੈਪਰ huppermedia ਪ੍ਰਸਾਸ਼ੀਓਂ ਪਰਣਾਲੀ ਹੈਗਾ ਤੇ ਦੁਨੀਆ ਦਾ ਸਬ ਤੂੰ ਸੁਗਮ ਹੋਰ ਸੁਗ ਸੁਸੰਗਤ ਬਾਜ਼ਾਰ ਹਾਂ ਜੀ ਹਾਂ ਜੀ ਜਿੰਦਾ ਐਨਾ ਵਿਚ ਵਿਖ ਦਾ ਗੱਲ ਕਰੀਏ ਤਾ ਆਉਣ ਵਾਲੇ time ਦੇ ਵਿਚ ਵਿਖ ਦੇ ਵਿਚ ਕਿੱਦਾਂ ਮੁਤਲਿਬ ਰੁਜਾਣ ਉਬਾਰ ਕੇ ਇਹ ਸਕਦੇ ਅਗੇ ਹਾਂ ਜੀ internet ਦਾ ਜੇਰਾ ਹੈਗਾ ਉਬਾਰ ਰੁਜਾਣ ਐਸ ਗੱਲ ਦਾ ਸੰਗਤੇ ਕੀਤਾ ਵਿੱਚੋ ਵਿਚ ਮਾਨਾਂ ਜੀਵਨ ਕਿੰਨਾ ਮੇਹਤੇਪੂਨ ਹੋਵੇ ਇੰਟਰਨੇਟ online ਹਮ ਸਮਾਜ ਦਰ ਰਿਪੋਰਟ ਯਾ website ਨਾ ਨਹੀ ਦਾਤੀ ਤਾ ਆ ਹਨ ਜੀ ਮੇਲ੍ਤੀ media internet ਖੋਲ ਦਿਤਾ ਆ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 e mail ਏ ਕੋਮੇਰ੍ਸ ਜਿਡਾ internet ਦੀ ਦੋਸਾਰੀ ਪਾਰੀ ਆ ਬੋਹਤ ਵਾਦਾ ਯੋਉਘ੍ਦਾਂ ਆ ਆਦਿ ਵਾਦੀ company ਆ ਅੰਦਾ ਨਾਲ ਦੀ ਸ਼ਮਸਾ ਦਾ ਪਤਾ ਲਗਾਂਦਾ ਆ

ਅੰਦਾ ਵਿਤਚ ਜਿਡਾ ਕਾ ਖਾਂਦਾ ਆ ਸੋਦਾਨਿਆ ਅਗਰ ਕੀ ਨਾ ਸੋਦੀਆਨਾ ਵਖਾਣੀ ਚਾਯੀ ਦਯਾ ਨਾ ਹਨ ਜੀ ਮਤਲਬ ਤੋਹਾਨੋ ਕਾਫੀ ਕੁਛ ਪਤਾ ਲਾਗ ਗਯਾ ਹੋਣਾ ਆ ਹਨ ਜੀ ਹਨ ਜੀ ਬਿਲਕੁਲ ਚਲੋ ਕੋਈ ਹੋਰ topic ਤਾ ਮਾ ਟੋਨੋ ਦਸ ਦਯਾ ਦੀ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

ਅਤੇ ਕਦੀ ਮੇਰੇ ਕੱਦ ਤੇ ਬੇਲੋੜੀ ਟਿੱਪਣੀ ਕਰਦੀ ਅਤੇ ਕਦੇ ਮੇਰੇ ਆਏ ਹੋਏ number ਉਸ ਨੂੰ ਘੱਟ ਲੱਗਦੇ। ਫਿਰ ਬਹਾਨੇ ਜੇ ਨਾਲ ਆਪਣੇ ਫ਼ੌਜ ਵਿੱਚ officer ਮੁੰਡੇ ਦਾ ਜ਼ਿਕਰ ਛੇੜ ਲੈਂਦੀ। ਫਿਰ ਘੜੀ ਕੁ ਮਗਰੋਂ ਆਪਣੀ Canada ਵਿਆਹੀ ਧੀ ਦੀਆਂ ਗੱਲਾਂ ਦੱਸਣੀਆਂ ਸ਼ੁਰੂ ਕਰ ਲੈਂਦੀ। ਇੰਨੇ ਨੂੰ ਮੇਰਾ ਬਾਪ ਬਾਹਰੋਂ ਖੇਤਾਂ ਵਿੱਚੋਂ ਮਿੱਟੀ ਨਾਲ ਮਿੱਟੀ ਹੋਇਆ ਘਰ ਆਉਂਦਾ ਤਾਂ ਆਖਦੀ ਗੁਰਮੁਖ ਤੂੰ ਵੀ ਆਪਣੀ ਧੀ ਬਾਹਰ ਵਿਆਹ ਦੇ। ਮੁੜ ਇਹ ਸਾਰਾ ਟੱਬਰ ਕੋਲ ਬੁਲਾ ਲਊ ਤੇ ਤੁਹਾਡੀ ਵੀ ਇਹ ਜੂਨ ਕੱਟੀ ਜਾਉ। ਮੈਨੂੰ ਇੰਝ ਲੱਗਦਾ ਸਲਾਹ ਨਹੀਂ ਸਾਡਾ ਮਜ਼ਾਕ ਉਡਾ ਰਹੀ ਹੁੰਦੀ। ਇਹ ਸਾਰਾ ਕੁਝ ਸੁਣ ਮਾਂ ਚੁੱਪ ਰਹਿੰਦੀ ਤੇ ਬਾਪ ਹੱਸਦਾ ਰਹਿੰਦਾ। ਉਹਨੂੰ ਕਦੇ ਗੁੱਸਾ ਨਹੀਂ ਸੀ ਲੱਗਾ। ਵੱਡੀ ਭੈਣ ਜੋ ਸੀ ਉਸਦੀ। ਉਹ ਬਾਬਰੋਲੇ ਵਾਂਗ ਆਉਂਦੀ ਤੇ ਮੁੜ ਢੇਰ ਸਾਰੀਆਂ ਖਾਤਰਾਂ ਕਰਵਾ ਵਾਪਸ ਚਲੀ ਜਾਂਦੀ। ਮਗਰੋਂ ਸਾਡੇ ਘਰ ਕਲੇਸ਼ ਪੈ ਜਾਂਦਾ। ਇਸੇ ਗੱਲ ਤੋਂ ਮਾਂ ਬਾਪ ਆਪਸ ਵਿੱਚ ਲੜ ਪੈਂਦੇ। ਮਾਂ ਆਖਦੀ ਮੈਂ ਨਹੀਂ ਵਿਆਹੁਣੀ ਅਜੇ ਤੇ ਬਾਪ ਆਖ ਦਿੰਦਾ ਜੇ ਰਿਸ਼ਤਾ ਚੰਗਾ ਹੋਵੇ ਤਾਂ ਹਰਜ ਕੀ ਐ। ਮੈਨੂੰ ਚੰਗੀ ਤਰ੍ਹਾਂ ਪਤਾ ਸੀ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 ਆਖਦੀ ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇ। ਮੈਨੂੰ ਆਪਣੀ ਮਾਂ ਬੜੀ ਚੰਗੀ ਲੱਗਦੀ, ਸੰਘਣੀ ਬੋਹੜ ਦੀ ਛਾਂ ਵਰਗੀ। ਇਹ ਚੰਗੀ ਭਲੀ ਤੁਰੀ ਜਾਂਦੀ ਸੀ ਸਾਡੀ ਜ਼ਿੰਦਗੀ ਤੇ ਅਚਾਨਕ ਅਸਮਾਨੀ ਬਿਜਲੀ ਆਣ ਪਈ। ਧਾਰਾਂ ਚੋਣ ਗਈ ਮਾਂ ਨੂੰ ਕਰੰਟ ਲੱਗ ਗਿਆ। ਉਹ ਉੱਥੇ ਹੀ ਮੁੱਕ ਗਈ। ਸੰਸਕਾਰ ਮਗਰੋਂ ਕਿੰਨੇ ਦਿਨ ਯਕੀਨ ਹੀ ਨਹੀਂ ਹੋਇਆ ਕਿ ਉਹ ਹੈ ਨਹੀਂ। ਕਿੰਨੀ ਵਾਰ ਭੁਲੇਖੇ ਪੈਂਦੇ। ਕਿੰਨੀ ਵਾਰ ਕਨਸੋਆਂ ਹੁੰਦੀਆਂ ਕਿ ਉਹ ਲਾਗੇ ਹੀ ਹੈ ਪਰ ਮੈਂ ਜਿਆਦਾ ਨਾ ਰੋਂਦੀ ਕਿਉਂਕਿ ਨਿੱਕੇ ਭੈਣ ਭਾਈ ਵੀ ਸੀ। ਉਹ ਵੀ ਨਾਲ ਹੀ ਸ਼ੁਰੂ ਹੋ ਜਾਇਆ ਕਰਦੇ। ਮੇਰੀ ਜ਼ਿੰਮੇਵਾਰੀ ਵੱਧ ਗਈ। ਨਾਲ-ਨਾਲ ਭੂਆ ਦਾ ਸਾਡੇ ਘਰ 'ਚ ਦਖ਼ਲ ਵੀ। ਫਿਰ ਉਸ ਨੇ ਇੱਕ ਰਿਸ਼ਤੇ ਦੀ ਦੱਸ ਪਾਈ। ਮੁੰਡਾ England ਪੜ੍ਹਾਈ ਕਰਨ ਗਿਆ ਸੀ। ਭੂਆ ਦੇ ਸਹੁਰਿਆਂ ਵੱਲ ਦੀ ਰਿਸ਼ਤੇਦਾਰੀ ਵਿੱਚੋਂ ਸੀ। ਮੈਂ ਨਾਂਹ ਕਰਨ ਦੀ ਸਥਿਤੀ ਵਿੱਚ ਨਹੀਂ ਸਾਂ। ਇੱਕ ਗੱਲ ਜਿਹੜੀ ਮੈਨੂੰ ਦਿਲਾਸਾ ਦਿੰਦੀ ਸੀ ਕਿ ਮੁੰਡਾ ਵੱਡੀ ਉਮਰ ਦਾ ਨਹੀਂ ਸੀ। ਡੋਲੀ ਤੁਰਨ ਲੱਗੇ ਦੋਵੇਂ ਨਿੱਕੇ ਬੜਾ ਰੋਏ। ਦਿਲਾਸਾ ਦਿੱਤਾ ਕਿ ਫ਼ਿਕਰ ਨਾ ਕਰਿਉ। ਫਿਰ ਇਕ ਹੋਰ ਨੇ ਰਹਿ ਗਿਆ ਸਾਹ ਤੱਕ ਵੀ ਕੱਢ ਲਿਆ। ਵਿਆਹੀ ਅਜੇ ਮਹੀਨਾ ਵੀ ਨਹੀਂ ਸੀ ਹੋਇਆ ਕਿ ਨੇ ਮੇਰੇ ਬਾਪ ਦਾ ਦੂਜਾ ਵਿਆਹ ਕਰ ਦਿੱਤਾ। ਮੈਂ ਬੁਰੀ ਤਰ੍ਹਾਂ ਠੱਗਿਆ ਹੋਇਆ ਮਹਿਸੂਸ ਕੀਤਾ। ਮੇਰੇ ਵਿਆਹ ਦੀ ਅਸਲ ਕਹਾਣੀ ਮੇਰੇ ਜ਼ਹਿਨ ਵਿੱਚ ਘੁੰਮ ਗਈ। ਮੈਨੂੰ ਇਸੇ ਲਈ ਵਿਆਹਿਆ ਗਿਆ ਸੀ ਕਿ ਕੋਈ ਅੜਿੰਗਾ ਨਾ ਡਾਹਵੇ। ਇਸ ਮਗਰੋਂ ਚਾਰੋਂ ਪਾਸਿਉਂ ਚੁਣੌਤੀਆਂ ਦੀ ਸੁਨਾਮੀ ਜਿਹੀ ਆ ਗਈ। ਬੜਾ ਕੁਝ ਹੋਇਆ। ਮੇਰਾ ਤਲਾਕ, ਮੇਰੀ ਨਿੱਕੀ ਭੈਣ ਦਾ ਤਲਾਕ ਅਤੇ ਫਿਰ ਨਿੱਕੇ ਵੀਰ ਦਾ ਵਿਆਹ ਮਗਰੋਂ ਸਾਥੋਂ ਮੂੰਹ ਮੋੜ ਜਾਣਾ। ਫਿਰ ਇੱਕ ਦਿਨ ਮੇਰਾ ਬਾਪ ਵੀ ਚਲਾ ਗਿਆ। ਚੰਗਾ ਸੀ ਤੇ ਭਾਵੇਂ ਮਾੜਾ। ਪਰ ਜਦੋਂ ਉਸ ਦੀ ਖ਼ਬਰ ਸੁਣੀ, ਤਾਂ ਬੜਾ ਰੋਈ। ਮਾਂ ਵੀ ਬੜਾ ਚੇਤੇ ਆਈ। ਹੁਣ ਅਕਸਰ ਹੀ ਮੇਰੀ ਨਵੀਂ ਮਾਂ ਅਤੇ ਮੇਰੇ ਵੀਰ ਵਿੱਚ ਚਲਦੇ ਜਾਇਦਾਦ ਦੇ ਝਗੜੇ ਦੀਆਂ ਪੈਂਦੀਆਂ ਲੰਬੀਆਂ ਤਰੀਕਾਂ ਤੇ ਜਾਣਾ ਪੈ ਜਾਂਦਾ ਏ। ਕਦੀ-ਕਦੀ ਸਗੋਂ ਫਿਲਹਾਲ ਉਸ ਵਿਹੜੇ ਦਾ ਚੱਕਰ ਵੀ ਲੱਗ ਹੀ ਜਾਂਦਾ ਜਿੱਥੇ ਕਿਸੇ ਵੇਲੇ ਮੇਰੀ ਮਾਂ ਗੋਹਾ ਫੇਰਿਆ ਕਰਦੀ ਹੁੰਦੀ ਸੀ। ਆਖਿਰ ਵਿੱਚ ਦੋ ਗੱਲਾਂ ਆਖਣਾ ਚਾਹੁੰਦੀ ਹਾਂ ਪਹਿਲੀ ਇਹ ਕਿ ਜ਼ਰੂਰੀ ਨਹੀਂ ਕਿ ਜ਼ਿੰਦਗੀ ਵਿਰਾਸਤ ਵਿੱਚ ਹਮੇਸ਼ਾ ਸੋਨਾ ਚਾਂਦੀ ਅਤੇ ਵੱਡੀਆਂ ਜਾਇਦਾਦਾਂ ਹੀ ਭੇਟ ਕਰੇ। ਕਈ ਵਾਰ ਮੁਫ਼ਤ ਵਿੱਚ ਮਿਲੀਆਂ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 ਅਤੇ ਕਦੇ ਮੇਰੇ ਆਏ ਹੋਏ number ਉਸ ਨੂੰ ਘੱਟ ਲੱਗਦੇ। ਫਿਰ ਬਹਾਨੇ ਜੇ ਨਾਲ ਆਪਣੇ ਫ਼ੌਜ ਵਿੱਚ officer ਮੁੰਡੇ ਦਾ ਜ਼ਿਕਰ ਛੇੜ ਲੈਂਦੀ। ਫਿਰ ਘੜੀ ਕੁ ਮਗਰੋਂ ਆਪਣੀ Canada ਵਿਆਹੀ ਧੀ ਦੀਆਂ ਗੱਲਾਂ ਦੱਸਣੀਆਂ ਸ਼ੁਰੂ ਕਰ ਲੈਂਦੀ। ਇੰਨੇ ਨੂੰ ਮੇਰਾ ਬਾਹਰੋਂ ਬਾਪ ਖੇਤਾਂ ਵਿੱਚੋਂ ਮਿੱਟੀ ਨਾਲ ਮਿੱਟੀ ਹੋਇਆ ਘਰ ਆਉਂਦਾ ਤਾਂ ਆਖਦੀ ਗੁਰਮੁਖ ਤੂੰ ਵੀ ਆਪਣੀ ਧੀ ਬਾਹਰ ਵਿਆਹ ਦੇ। ਮੁੜ ਇਹ ਸਾਰਾ ਟੱਬਰ ਕੋਲ ਬੁਲਾ ਲਊ ਤੇ ਤੁਹਾਡੀ ਵੀ ਇਹ ਜੂਨ ਕੱਟੀ ਜਾਊ। ਮੈਨੂੰ ਇੰਝ ਲੱਗਦਾ ਸਲਾਹ ਨਹੀਂ ਸਾਡਾ ਮਜ਼ਾਕ ਉਡਾ ਰਹੀ ਹੁੰਦੀ। ਇਹ ਸਾਰਾ ਕੁਝ ਸੁਣ ਮਾਂ ਚੁੱਪ ਰਹਿੰਦੀ ਤੇ ਬਾਪ ਹੱਸਦਾ ਰਹਿੰਦਾ। ਉਹਨੂੰ ਕਦੇ ਗੁੱਸਾ ਨਹੀਂ ਸੀ ਲੱਗਾ। ਵੱਡੀ ਭੈਣ ਜੋ ਸੀ ਉਸਦੀ। ਉਹ ਬਾਬਰੋਲੇ ਵਾਂਗ ਆਉਂਦੀ ਤੇ ਮੁੜ ਢੇਰ ਸਾਰੀਆਂ ਖਾਤਰਾਂ ਕਰਵਾ ਵਾਪਸ ਚੱਲੀ ਜਾਂਦੀ। ਮਗਰੋਂ ਸਾਡੇ ਘਰ ਕਲੇਸ਼ ਪੈ ਜਾਂਦਾ। ਇਸੇ ਗੱਲ ਤੋਂ ਮਾਂ ਬਾਪ ਆਪਸ ਵਿੱਚ ਲੜ ਪੈਂਦੇ। ਮਾਂ ਆਖਦੀ ਮੈਂ ਨਹੀਂ ਵਿਆਹੁਣੀ ਅਜੇ ਤੇ ਬਾਪ ਆਖ ਦਿੰਦਾ, ਤੇ ਜੇ ਰਿਸ਼ਤਾ ਚੰਗਾ ਹੋਵੇ ਤਾਂ ਹਰਜ ਕੀ ਐ। ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਜੇ ਮੇਰਾ ਰਿਸ਼ਤਾ ਇਸ ਔਰਤ ਰਾਹੀਂ ਹੋਇਆ ਤਾਂ ਮੈਨੂੰ ਸਾਰੀ ਉਮਰ ਇਸ ਦੀ ਗੁਲਾਮੀ ਕਰਨੀ ਪੈਣੀ ਐ

ਸਾਡੇ ਘਰ ਫਿਰ ਕਲੇਸ਼ ਪੈਂਦਾ। ਆਪਸੀ ਬੋਲਚਾਲ ਬੰਦ ਰਹਿੰਦੀ, ਉੱਤੋਂ ਉਹ ਸੁਨੇਹੇ ਤੇ ਸੁਨੇਹਾ ਘੱਲਦੀ ਰਹਿੰਦੀ ਕਿ ਕੋਈ ਜਵਾਬ ਦਿਉ। ਮਾਂ ਹਮੇਸ਼ਾ ਮੇਰਾ ਪੱਖ ਪੂਰਿਆ ਕਰਦੀ। ਆਖਦੀ ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇ। ਮੈਨੂੰ ਆਪਣੀ ਮਾਂ ਬੜੀ ਚੰਗੀ ਲੱਗਦੀ।

ਕਿੰਨੀ ਵਾਰ ਭੁਲੇਖੇ ਪੈਂਦੇ। ਕਿੰਨੀ ਵਾਰ ਕਨਸੋਆਂ ਹੁੰਦੀਆਂ ਕਿ ਉਹ ਲਾਗੇ ਹੀ ਹੈ ਪਰ ਮੈਂ ਜਿਆਦਾ ਨਾ ਰੋਂਦੀ ਕਿਉਂਕਿ ਨਿੱਕੇ ਭੈਣ ਭਾਈ ਵੀ ਸੀ। ਉਹ ਵੀ ਨਾਲ ਹੀ ਸ਼ੁਰੂ ਹੋ ਜਾਇਆ ਕਰਦੇ। ਮੇਰੀ ਜ਼ਿੰਮੇਵਾਰੀ ਵੱਧ ਗਈ। ਨਾਲ-ਨਾਲ ਭੂਆ ਦਾ ਸਾਡੇ ਘਰ 'ਦਖ਼ਲ ਵੀ। ਫਿਰ ਉਸ ਨੇ ਇੱਕ ਰਿਸ਼ਤੇ ਦੀ ਦੱਸ ਪਾਈ ਮੁੰਡਾ England ਪੜ੍ਹਾਈ ਕਰਨ ਗਿਆ ਸੀ। ਭੂਆ ਦੇ ਸਹੁਰਿਆਂ ਵੱਲ ਦੀ ਰਿਸ਼ਤੇਦਾਰੀ ਵਿੱਚੋਂ ਸੀ। ਮੈਂ ਨਾਂਹ ਕਰਨ ਦੀ ਸਥਿਤੀ ਵਿੱਚ ਨਹੀਂ ਸਾਂ। ਇੱਕ ਗੱਲ ਜਿਹੜੀ ਮੈਨੂੰ ਦਿਲਾਸਾ ਦਿੰਦੀ ਸੀ ਕਿ ਮੁੰਡਾ ਵੱਡੀ ਉਮਰ ਦਾ ਨਹੀਂ ਸੀ।